ਹੋਰ ਸੁਣਾਓ ਪੈਂਜੀ ਕਿ ਹਾਲ ਆ

ਨਾ ਅਡਮਿਸ਼ਨਾ ਕਰਵਾਤੀਆਂ ਨੇ ਤੇ ਜਾਂਦੇ ਨੀ ਹਜੇ।

ਹਜੇ ਕਹਿੰਦੇ ਗਾਹਾਂ ਹੋ ਕੇ ਚੱਲੇਜਾਂਗੇ ਗਾਹਾਂ ਹੋ ਕੇ ਚੱਲੇਜਾਂਗੇ। ਅੱਛਾ ਕਹਿੰਦੇ ਨੇ ਦਿਹਾੜੀ ਦਿਹੁਦੀ ਲਾ ਲਇਏ।

ਸ਼ੁਕਲਾ ਦਾ ਘਰ ਸਕੂਲ ਏ ਨਾ ਹਨ ਦਾ ਮੇਰੇ ਸਾਮਣੇ ਨਾਲੇ ਮੁੰਡਾ ਤੇਰਾ ਪਲੱਸ ਟੂ ਚ ਆ ਨਾ।

ਯਾਰਵੀਂ ਹੀ ਸੀ ਹੁਣ ਬਾਰਵੀ ਚ ਹੋਣਾ ਯਾਰਵੀ ਚ। ਅੱਛਾ ਯਾਰਵੀ ਚ ਏ ਤੇ plus one ਚ ਹੋ ਗਯਾ।

ਫੀਸ ਤਾਰਤੀਆ ਦੋਨਾਂ ਪ੍ਰਵਾ ਦੀਆਂ।

ਬੜੀਆਂ ਫੀਸ ਬਯਈਂ ਵੱਡੇ ਮੁੰਡੇ ਦੀ ਬੜੀ ਫੀਸ ਲੱਗੀ ਯੂ ਤਿਨ ਹਜ਼ਾਰ ਰੁਪਇਆ ਲੱਗਾ ਈ। ਆਹੋ plus one ਵਾਲਿਆਂ ਦਾ ਇੰਨਾ ਹੀ ਲਗਣਾ ਸੀ ਓਹਦੇ ਬੱਬੂ ਦੇ ਵੀ ਤਿਨ ਲੱਗੇ।

ਚਾਲ ਓਹਨੇ ਵਿਚਾਰੇ ਨੇ ਦਿਹਾੜਿਆਂ ਦਿਹੁੜਿਆ ਲਗਾ ਕੇ ਭੇਜ ਤਾ ਸਾਰ ਲਿਆ। ਆਹੋ ਫੇਰ ਆਪਣੀ ਦਿਹਾੜਿਆਂ ਕੋਇ ਗੱਲ ਨਹੀਂ। ਵੈਸੇ ਤੇ ਬੜਾ ਮੂੰਹ ਵੇਖ ਕ ਮੁਦੇ ਮੁਦੇ ਤੇ ਮੂੰਹ ਵੱਲ ਵੇਖ ਕੇ ਮੈਂ ਸਚਿਓ ਗੁੱਸੇ ਚ ਕਹਿੰਦਾ ਤੈਨੂੰ ਗੁੱਸਾ ਆਉਂਦਾ ਏ। ਨਾਇ ਨਾਇ ਥੋੜਾ ਦਿਲ ਨੂੰ ਕ੍ਰਸ਼ਟ ਕਰਨਾ ਪੈਂਦਾ ਕੋਯੀਨੀ ਅਸੀ ਵੀ ਤੇ ਕਰਦੇ ਰਹੇ ਆ ਨਿਆਣੇ ਸਾਡੇ ਆਪ ਵਿਚਾਰੇ ਇੱਦਾ ਹੈਂ। ਕਹਿੰਦੇ ਕਹਿੰਦਾ ਲੋਨ ਦੇ ਦਿਹਾੜਿਆਂ ਹਨ ਨੂੰ ਕੋਇ ਗੱਲ ਨਿ ਨਾਲੇ ਪੱਕ ਜਾਂਦਾ ਸ਼ਰੀਰ।

ਹੋਰ ਸੁਣਾ। ਹਮ ਠੀਕ ਠਾਕ ਜੀਚੱਕ ਵਾਲੀ ਸਗੋਂ ਮੇਰੀ ਪੈਣ ਸੱਦਣ ਡਈ ਏ ਤੇ ਮੈਂ ਓਥੇ ਨੀ ਗਈ। ਪਹਿਲਾ ਵੱਲ ਜਾਂਦੀ ਨੀ ਹੁੰਦੀ? ਮੈਂ ਨੀ ਜਾਂਦੀ ਪੈਣੇ ਜ਼ੁਬਾਨ ਬੜੀ ਇਹਦੀ ਗਿੱਠ ਪਾਉਂਕਦੀ ਬੜਾ। ਹਮ? ਬੜਾ ਬੋਲਦੀ ਮੈਂ ਨੀ ਜਾਂਦੀ ਪੈਣੇ ਬੇਜਤੀ ਕੇ ਕੌਣ ਜਾਵੇ। ਆਹ।

ਆਪਣੀ ਨੂਹਾਂ ਦੀ ਤੇ ਨਹੀਂ ਕਰਦੀ।

ਆਹੋ ਇਹ ਕੰਮ ਨੀ ਕਰਦੀ ਮੈਂ ਵਿਔਹਣਾ ਨਹੀਂ ਸੀ ਮੈਂ ਤੇ ਤਾੜੇ ਮਗਰ ਲੱਗ ਕ ਵਿਆਹ ਤਾ ਮੈਂ ਕਿਹਾ ਮੇਰੇ ਮਾਨ ਚ ਮੈਂ ਹੀ ਵਿਆਹ ਚੜ੍ਹਿਆ ਰੱਬੀ ਤਰਕੋਲੋ ਵਿਆਹਿਆ ਵੀ ਨੀ ਸੀ ਜਾਣਾ ਹੋਣਾ ਨਹੀਂ ਸੀ ਇਹਦਾ ਵਿਆਹ। ਹਮ ਵੈਸੇ ਕਰਤਾ ਚਲ।

ਆਹੋ ਹੋਰ? ਹੁਣ ਦੋ ਨਯਾਨੀ ਦਾ ਪਯੋ ਹੋ ਗਯਾ ਤੇ ਹੁਣ ਗੱਲਾਂ ਕਰਦੀ ਮੈਂ ਕਿਆ ਭੋਂਕੀ ਜਾ ਤੇਰੀ ਕੇਹਰਿ ਗੱਲ ਏ। ਰੱਬ ਨੇ ਤੇ ਪੱਗ ਲਾਯਾ ਹੈਨਾ ਦੀਏ ਵੀ ਦਿਤੀ ਪੁੱਟ ਵੀ ਦਿੱਤਾ ਵ ਹੋਰ ਤੈਨੂੰ ਕਿ ਚਾਹੀਦਾ ਵਾ। ਹੁਣ ਇਹਦੇ ਵਾਲੀ ਕੰਮ ਨੀ ਨਾ ਕਰਦੀ ਇੰਨਾ।

ਆਹ ਕਰਦੀ ਆ ਬਥੇਰਾ ਬੜਾ ਕਰਦੀ ਕੰਮ ਉਹ ਵੀ ਮੈਂ ਜਾਂਦੀ ਰਹਿਣੀ ਆ ਘਰ ਹਨ ਦੇ।

ਜਦੋਂ ਵੇਖੋ ਲੱਗੀ ਰਹਿੰਦੀ ਪੋਹ ਵੀ।